ਹਿਮਾਚਲ ਸਾਈਡ ਹੁੰਦਾ ਵਾ ਕਿਉੰਕਿ ਉੱਥੇ ਹੀ ਜ਼ਿਆਦਾਤਰ ਪਹਾੜ ਹੁੰਦੇ ਆ।

ਅ ਸਾਹਮਣੇ ਇੱਕ ਭਾਈ ਨੇ ਵਾਈਟ ਟੀ ਸ਼ਲਟ ਪਾਈ ਹੈ।

ਤੇ ਸਾਹਮਣੇ ਇੱਕ ਟੈਲੀਵਿਜ਼ਨ ਆ ਜਿਹਦੇ ਉੱਤੇ ਇੱਕ ਕੁੜੀ ਦੀ ਫੋਟੋ ਬਣੀ ਆ ਤੇ ਉਹਨੇ ਸਲਵਾਰ ਕਮੀਜ ਪਾਈ ਆ।

ਇਹ ਕੁੜੀਆਂ ਦੀ ਫੇਵਰੇਟ ਜਗਾਹ ਹੁੰਦੀਯਾਂ ਕਿਉਂਕਿ ਕੁੜੀਆਂ ਨੇਂ ਆਪਣੇਂ ਹਸਬੈਂਡ ਦੇ ਪੈੱਸੇ ਖਰਚੇ ਗਏ ਕਰਾਉਣ ਵਾਸਤੀ ਇੱਥੇ ਅਉਂਦਯਾਵਾਂ ਸੂਟ ਲੈਣ ਵਾਸਤੀ।

ਤੇ ਸਾਹਮਣੇ ਅ ਦੋ ਚੇਅਰੇ ਦਿੱਖ ਰਹੀਆਂ ਹਨ।

ਇਹ ਇੱਕ ਹੋਸਪਿਟਲ ਨਜ਼ਰ ਆ ਰਿਹਾ ਹੈ ਜੇ ਕੋਈ ਜਾਨਾ ਬਿਮਾਰ ਹੋ ਜਾਂਦਾ ਹੈ ਤੇ ਇਹ ਇੱਥੇ ਹੁੰਦਾ ਹੈ ਠੀਕ ਕਰਨ ਅ ਠੀਕ ਕਰਾਉਣ ਵਾਸਤੀ।

ਤੇ ਇਹ ਬਹੁਤ ਗੰਦੇ ਟੇਬਲ ਤੇ ਪਈਆਂ ਹੋਈਆਂ ਹਨ ਖੱਬੇ ਪਾਸੇ ਬਹੁਤ ਗੰਦ ਪਿਆ ਹੋਇਆ ਹੈ।

ਇਹ ਇੱਕ ਹੋਲੀ ਦਾ ਫੈਸਟੀਵਲ ਵੱਲ ਮਨਾ ਰਹੇ ਹਨ ਬਹੁਤ ਸਾਰੇ ਲੋਕ ਰੰਗ ਨਾਲ ਲੱਥੇ ਹੋਏ ਆ।

ਪਿੱਛੇ ਦੋ ਤਿੰਨ ਘੱਰ ਨਜ਼ਰ ਆ ਰਹੇ ਆ ਤੇ ਇੱਕ ਖੰਭਾ ਨਜ਼ਰ ਆ ਰਿਹਾ ਵਾ।

ਤੇ ਬੁੱਕਾਂ ਥੱਲੇ ਪਈਆਂ ਹੋਇਆਂ ਹੈਂ ਤੇ ਉਹ ਸਾਰੇ ਦੱਬਿਆਂ ਦੇ ਵਿੱਚ ਪਈਆਂ ਹੋਇਆ ਹੈਂ।

ਫੈਡਰਲਡੈ ਬੈਂਕ ਨਜ਼ਰ ਆ ਰਿਹਾ ਵਾ ਜਿਸ ਚੑ ਇੱਕ ਭਾਈ ਜਾਣਦਿਆ ਵਾ।

ਇਥੇ ਸ਼ਾਇਦ ਕੋਈ ਫੈਸਟੀਵਲ ਹੋਣ ਡਿਆ ਏ ਬਹੁਤ ਸਾਰੇ ਲੋਕ ਇਥੇ ਇਕੱਠੇ ਹੋਏ ਆ ਤੇ ਫੈਸਟੀਵਲ ਨੂੰ ਵੇਖ ਰਹੇ ਆ।

ਇਹ ਸਾਰੇ ਅਮੈਰੀਕਨ ਟੌਇਲੈਟ ਰੱਖੇ ਹੋਏ ਆ ਵਾਈਟ ਕਲਰ ਦੇ ਤੇ ਬਹੁਤ--